ਠੀਕ ਆ ਹੋਰ ਠੀਕ ਆ ਹੋਰ ਵਧੀਆ ਭਰਾ

ਉਦਾ ਹੀ ਕਿ ਹੋਇਆ ਰਾਤੀ ਫੋਨ ਤੇ ਹਾਲ ਚਾਲ ਜੀ ਹੋਈਂ ਨੀ ਗੱਲ ਤੈਨੂੰ ਪਤਾ ਨਾ ਰਾਤੀ ਆਇਆਂ ਉਹਦੇ ਕੋਲ ਜਾਇਆਇਓ ਤੇ ਠੀਕ ਆ ਆਹੋ ਰਾਤੀਂ ਪਤਾ ਨੀ ਕਿੱਥੋਂ ਸ਼ੋਰ ਚੜ੍ਹਿਆ ਰਾਤੀ ਤਾ ਟੈਲੀ ਬੜਾ ਹੋਇਆ ਉੱਥੇ ਕਹਿੰਦਾ ਜਿਨ੍ਹਾਂ ਦੀ ਠਾਣੀਦਾਰੀ ਤੇ ਉਹ ਕਹਿੰਦਾ ਸੀ ਸਾਨੂੰ ਚਲ ਚੱਲ ਠੀਕ ਕਾਕੇ ਓਏ ਓਕ ਬਾਏ

ਸਾਲ ਪਹਿਲਾਂ ਬਣਿਆ ਇਹ ਖੁਸ਼ਹਾਲ ਜੋੜਾ ਹੁਣ ਆਪਣੀ ਨੌਕਰੀ ਦੇ ਬਾਕੀ ਦਿਨ ਚੂਹਾ ਦੌੜ ਚ ਫੱਸ ਕੇ ਬਤੀਤ ਕਰਦਾ ਹੈ ਹੁਣ ਉਹ ਆਪਣੀ company ਦੇ ਮਾਲਕਾਂ ਲਈ ਕੰਮ ਕਰਦੇ ਹਨ। ਸਰਕਾਰ ਨੂੰ tax ਲਈ ਕੰਮ ਕਰਦੇ ਹਨ ਤੇ bank ਚ ਆਪਣੀ ਗਹਿਣੇ ਰੱਖੀ ਸੰਪੱਤੀ ਤੋਂ credit card ਦੀ ਕੱਡ ਨੂੰ ਛੁਪਾਉਣ ਲਈ ਕੰਮ ਕਰਦੇ ਹਨ ਫਿਰ ਉਹ ਆਪਣੇ ਬੱਚਿਆਂ ਨੂੰ ਇਹ ਸਲਾਹ ਦਿੰਦੇ ਹਨ। ਕਿ ਓਹਨਾ ਨੂੰ ਮੰਨ ਲਾ ਕੇ ਪੜਾਈ ਕਰਨੀ ਚਾਹੀਦੀ ਹੈ ਚੰਗੇ ਨੰਬਰ ਲੈਣੇ ਚਾਹੀਦੇ ਹਨ ਅਤੇ ਕਿਸੇ ਸੁਰੱਖਿਅਤ ਨੌਕਰੀ ਦੀ ਭਾਲ ਕਰਨੀ ਚਾਹੀਦੀ ਹੈ ਉਹ ਪੈਸਿਆਂ ਬਾਬਤ ਕੁਝ ਵੀ ਨਹੀਂ ਸਿੱਖਦੇ। ਅਤੇ ਇਸ ਲਈ ਉਹ ਸਾਰੀ ਜ਼ਿੰਦਗੀ ਕੜੀ ਮਿਹਨਤ ਕਰਦੇ ਰਹਿੰਦੇ ਹਨ ਇਹ ਪ੍ਰਕਿਰਿਆ ਪੀੜੀ ਡਰ ਪੀੜੀ ਚਲਦੀ ਰਹਿੰਦੀ ਹੈ ਇਸੇ ਨੂੰ ਚੂਹਾ ਦੌੜ ਕਿਹਾ ਜਾਂਦਾ ਹੈ ਚੂਹਾ ਦੌੜ ਤੋਂ ਬਾਹਰ ਨਿਕਲਣ ਦਾ ਇੱਕੋ ਹੀ ਢੰਗ ਹੈ। ਉਹ ਇਹ ਹੈ ਕਿ ਤੁਸੀਂ accounts ਤੇ investments ਦੋਵੇਂ ਖੇਤਰਾਂ ਚ ਮਾਹਰ ਹੋ ਜਾਓ ਉਹ ਇਹ ਕਿ ਤੁਸੀਂ accounts ਅਤੇ investments ਦੋਵੇਂ ਖੇਤਰਾਂ ਚ ਮਾਹਿਰ ਹੋ ਜਾਓ। ਪ੍ਰੇਸ਼ਾਨੀ ਤਾਂ ਇਹ ਹੈ ਕਿ ਇਹਨਾਂ ਦੋਹਾਂ ਵਿਸ਼ਿਆਂ ਨੂੰ boring ਤੇ ਔਖਾ ਮੰਨਿਆ ਜਾਂਦਾ ਹੈ ਮੈਂ ਆਪ ਇੱਕ ਹਾਂ ਤੇ ਮੈਂ ਇੱਕ accounting firm ਵਾਸਤੇ ਕੰਮ ਕੀਤਾ ਹੈ ਮੈਨੂੰ ਇਹ ਦੇਹ ਕੇ ਹੈਰਾਨੀ ਹੋਈ। ਕਿ ਰਾਬਰਟ ਨੇ ਇਹਨਾਂ ਦੋਨਾਂ boring ਤੇ ਕਠਿਨ ਵਿਸ਼ਿਆਂ ਨੂੰ ਸਿੱਖਣਾ ਕਿੰਨਾ ਰੋਚਕ ਆਸਾਨ ਤੇ ਰੋਮਾਂਚਕ ਬਣਾ ਦਿੱਤਾ ਹੈ ਸਿੱਖਣ ਦੀ ਪ੍ਰਕਿਰਿਆ ਇੰਨੀ ਚੰਗੀ ਤਰਾਂ ਛੁਪਾ ਲਈ ਗਈ ਸੀ। ਕਿ ਜਦੋਂ ਅਸੀਂ ਚੂਹਾ ਦੌੜ ਤੋਂ ਬਾਹਰ ਨਿਕਲਣ ਲਈ ਜੀ ਜਾਨ ਲਾ ਰਹੇ ਸਾਂ ਤਾਂ ਵੀ ਸਾਨੂੰ ਧਿਆਨ ਹੀ ਨਹੀਂ ਸੀ ਰਿਹਾ ਕਿ ਅਸੀਂ ਕੁਝ ਸਿੱਖ ਰਹੇ ਹਾਂ। ਸ਼ੁਰੂ ਚ ਤਾਂ ਅਸੀਂ ਇਕ ਨਵੇਂ ਵਿਦਿਅਕ ਖੇਡ ਦਾ ਪ੍ਰੀਖਣ ਹੀ ਕਰ ਰਹੇ ਸਾਂ ਪਰ ਛੇਤੀ ਹੀ ਇਸ ਖੇਲ ਵਿੱਚ ਮੈਨੂੰ ਅਤੇ ਮੇਰੀ ਧੀ ਨੂੰ ਮਜਾ ਆਉਣ ਲੱਗਾ ਖੇਡਾਂ ਦੌਰਾਨ ਅਸੀਂ ਦੋਵੇਂ ਇਹੋ ਜਿਹੇ ਵਿਸ਼ਿਆਂ ਉੱਤੇ ਗੱਲਾਂ ਕਰ ਰਹੇ ਸੀ। ਜਿੰਨਾ ਬਾਰੇ ਪਹਿਲੇ ਅਸੀਂ ਕਦੀ ਨਹੀਂ ਸੀ ਗੱਲਾਂ ਕੀਤੀਆਂ ਇੱਕ accountant ਹੋਣ ਦੇ ਕਾਰਨ income statement balance sheet ਨਾਲ ਜੁੜਿਆ ਖੇਡ ਖੇਡਣ ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਮੈਂ ਖੇਡ ਦੇ ਅਸੂਲਾਂ ਤੇ ਬਰੀਕੀਆਂ ਨੂੰ ਆਪਣੀ ਧੀ ਤੇ ਦੂਜੇ ਲੋਕਾਂ ਨੂੰ ਸਮਝਾਉਣ ਦੀ ਸਹਾਇਤਾ ਕੀਤੀ ਮੈਂ ਖੇਡ ਦੇ ਅਸੂਲਾਂ ਅਤੇ ਬਰੀਕੀਆਂ ਨੂੰ। ਆਪਣੀ ਧੀ ਅਤੇ ਦੂਜੇ ਲੋਕਾਂ ਨੂੰ ਸਮਝਾਉਣ ਵਿੱਚ ਸਹਾਇਤਾ ਕੀਤੀ ਉਸ ਦਿਨ ਮੈਂ ਚੂਹਾ ਦੌੜ ਚੋਂ ਸਬ ਤੋਂ ਪਹਿਲਾਂ ਬਾਹਰ ਨਿਕਲੀ ਤੇ ਕੇਵਲ ਮੈਂ ਹੀ ਬਾਹਰ ਨਿਕਲ ਸਕੀ।

ਤੇ ਇੱਕ computer programmer ਵੀ ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਇਹਨਾਂ ਲੋਕਾਂ ਨੂੰ accounting ਜਾਂ investment ਦੇ ਬਾਰੇ ਕਿੰਨੀ ਘੱਟ ਜਾਣਕਾਰੀ ਹੈ।

ਮੈਂ ਇਹ ਸਮਝ ਸਕਦੀ ਸੀ ਕਿ ਮੇਰੀ ਉੱਨੀ ਸਾਲਾਂ ਦੀ ਧੀ ਕਿਉਂ ਨਹੀਂ ਜਾਣ ਸਕਦੀ ਸੀ ਪਰ ਇਹ ਲੋਕ ਤਾਂ ਉਸ ਤੋਂ ਦੁੱਗਣੀ ਉਮਰ ਦੇ ਸਨ ਤੇ ਓਹਨਾ ਨੂੰ ਇਹ ਗੱਲਾਂ ਸਮਝ ਆਉਣੀਆਂ ਚਾਹੀਦੀਆਂ ਸਨ। ਚੂਹਾ ਦੌੜ ਤੋਂ ਬਾਹਰ ਨਿਕਲਣ ਤੋਂ ਬਾਅਦ ਮੈਂ ਦੋ ਘੰਟਿਆਂ ਤਾਈਂ ਆਪਣੀ ਧੀ ਇਹਨਾਂ ਸਿੱਖਿਅਤ ਤੇ ਸਿਆਣੇ ਅਮੀਰਾਂ ਨੂੰ ਕੌਡੀਆਂ ਸੁੱਟਦੇ ਅਤੇ ਆਪਣੇ ਬਜ਼ਾਰ ਨੂੰ ਸਰਾਉਂਦੇ ਦੇਖਦੀ ਰਹੀ ਹਾਲਾਂਕਿ ਮੈਂ ਖੁਸ਼ ਸੀ। ਕਿ ਉਹ ਲੋਕ ਕੁਝ ਨਵਾਂ ਸਿੱਖ ਰਹੇ ਸਨ ਲੇਕਿਨ ਮੈਂ ਇਸ ਗੱਲ ਨਾਲ ਬੜੀ ਪਰੇਸ਼ਾਨ ਤੇ ਵਿਚਲਿਤ ਸੀ ਕਿ ਸਿਆਣੇ ਲੋਕ ਆਮ accounting ਅਤੇ investment ਦੇ ਬੁਨਿਆਦੀ ਨੁਕਤਿਆਂ ਬਾਰੇ ਕਿੰਨਾ ਘੱਟ ਜਾਣਦੇ ਹਨ। ਓਹਨਾ ਨੂੰ ਆਪਣੀ income statement ਤੇ ਆਪਣੀ balance sheet ਦੇ ਆਖਰੀ ਸੰਬੰਧਾਂ ਨੂੰ ਸਮਝਣ ਚ ਬੜਾ ਸਮਾਂ ਲੱਗਿਆ ਆਪਣੀ ਸੰਪੱਤੀ ਖਰੀਦਣ ਤੇ ਸਮਝਣ ਦੌਰਾਨ ਓਹਨਾ ਨੂੰ ਇਹ ਇਹ ਧਿਆਨ ਹੀ ਨਹੀਂ ਰਿਹਾ ਕਿ ਹਰ ਸੌਦੇ ਨਾਲ ਓਹਨਾ ਦੀ ਮਹੀਨੇ ਭਰ ਦੀ ਆਮਦਨ ਉੱਤੇ ਕਿੰਨਾ ਅਸਰ ਪੈਂਦਾ ਹੈ ਮੈਂ ਸੋਚਿਆ ਅਸਲ ਜ਼ਿੰਦਗੀ ਚ ਇਹੋ ਜਿਹੇ ਕਰੋੜਾਂ ਲੋਕੀ ਹੋਣਗੇ ਜਿਹੜੇ ਪੈਸੇ ਦੇ ਲਈ ਸਿਰਫ। ਇਸ ਵਾਸਤੇ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਓਹਨਾ ਨੇ ਇਹ ਦੋਵੇਂ ਵਿਸ਼ੇ ਕਦੀ ਵੀ ਨਹੀਂ ਪੜੇ ਮੈਂ ਮੰਨ ਚ ਸੋਚਿਆ ਕਿ ਰੱਬ ਦਾ ਸ਼ੁਕਰ ਹੈ ਕਿ ਸਾਨੂ ਮਜਾ ਆ ਰਿਹਾ ਹੈ ਕਿ ਸਾਡਾ ਟੀਚਾ ਖੇਡ ਚ ਜਿੱਤਣਾ ਹੈ। ਜਦੋਂ ਖੇਡ ਸਮਾਪਤ ਹੋ ਗਈ ਤਾਂ ਰਾਬਰਟ ਨੇ ਸਾਨੂੰ ਪੰਦਰਾਂ ਮਿੰਟਾਂ ਤੱਕ cashflow ਤੇ ਵਿਚਾਰਾਂ ਕਰਨ ਤੇ ਸਮੀਖਿਆਂ ਕਰਨ ਵਾਸਤੇ ਕਿਹਾ ਮੇਰੇ table ਤੇ ਬੈਠਾਵਪਾਰੀ ਖੁਸ਼ ਨਹੀਂ ਸੀ। ਉਸਨੂੰ ਖੇਡ ਪਸੰਦ ਨਹੀਂ ਸੀ ਆਈ ਮੈਨੂੰ ਇਹ ਸਾਰਾ ਕੁਝ ਜਾਣਨ ਦੀ ਲੋੜ ਨਹੀਂ ਹੈ ਉਸਨੇ ਜ਼ੋਰ ਦੇ ਕੇ ਕਿਹਾ ਮੇਰੇ ਕੋਲ ਇਹਨਾਂ ਸਾਰਿਆਂ ਲਈ accountant banker ਤੇ ਵਕੀਲ ਹਨ ਜਿੰਨਾ ਨੂੰ ਸਾਰਾ ਕੁਝ ਪਤਾ ਹੈ। ਰਾਬਰਟ ਦਾ ਜਵਾਬ ਸੀ ਕਿ ਤੁਸੀਂ ਗੌਰ ਕੀਤਾ ਹੈ ਕਿ ਇਹੋ ਜਿਹੇ ਬੜੇ accountant ਸਨ ਜਿਹੜੇ ਕਿ ਅਮੀਰ ਨਹੀਂ ਹਨ ਤੇ ਇਹੀ ਹਾਲ banker ਵਕੀਲ staff broker ਅਤੇ ਉਸਨੇ ਜ਼ੋਰ ਦੇ ਕੇ ਕਿਹਾ। ਮੇਰੇ ਕੋਲ ਇਹਨਾਂ ਸਾਰਿਆਂ ਲਈ accountant bank ਤੇ ਵਕੀਲ ਹਨ ਜਿੰਨਾ ਨੂੰ ਸਾਰਾ ਕੁਝ ਪਤਾ ਹੈ ਰਾਬਰਟ ਦਾ ਜਵਾਬ ਸੀ ਕਿ ਤੁਸੀਂ ਗੌਰ ਕੀਤਾ ਹੈ ਕਿ ਇਹੋ ਜਿਹੇ ਬੜੇ accountant ਸਨ। ਜਿਹੜੇ ਕਿ ਅਮੀਰ ਨਹੀਂ ਹਨ ਤੇ ਇਹੀ ਹਾਲ banker ਵਕੀਲ staff broker ਅਤੇ real estate ਬ੍ਰੋਕਰਾਂ ਦਾ ਵੀ ਹੈ ਉਹ ਬਹੁਤ ਕੁਝ ਜਾਣਦੇ ਹਨ ਅਤੇ ਆਮ ਕਰਕੇ ਇਹ ਲੋਕ smart ਹੁੰਦੇ ਹਨ। ਪਰ ਓਹਨਾ ਵਿੱਚੋਂ ਜ਼ਿਆਦਾਤਰ ਅਮੀਰ ਨਹੀਂ ਹੁੰਦੇ ਕਿਉਂਕਿ ਸਾਡੇ school ਉਹ ਸਾਨੂੰ ਸਾਰਾ ਕੁਝ ਨਹੀਂ ਸਿਖਾਉਂਦੇ ਜਿਹੜਾ ਕਿ ਮਾਰ ਲੋਕ ਜਾਣਦੇ ਹਨ ਇਸ ਲਈ ਅਸੀਂ ਓਹਨਾ ਲੋਕਾਂ ਤੋਂ ਸਲਾਹ ਲੈਂਦੇ ਹਾਂ। ਪਰ ਇੱਕ ਦਿਨ ਜਦੋਂ ਤੁਸੀਂ ਕਿਸੇ highway ਤੇ car ਰਾਹੀਂ ਜਾਂਦੇ ਹੋ ਤੇ traffic jam ਚ ਫੱਸ ਜਾਂਦੇ ਹੋ ਤੁਸੀਂ ਬਾਹਰ ਨਿਕਲਣ ਲਈ ਤੜਫਦੇ ਹੋ ਜਦੋ ਤੁਸੀਂ ਆਪਣੇ ਸੱਜੇ ਪਾਸੇ ਦੇਖਦੇ ਹੋ ਤੇ ਤੁਸੀਂ ਇਹ ਦੇਖਦੇ ਹੋ। ਕਿ ਤੁਹਾਡਾ accountant ਵੀ ਇਸੇ traffic jam ਚ ਫਸਿਆ ਹੋਇਆ ਹੈ ਫੇਰ ਤੁਸੀਂ ਆਪਣੇ ਖੱਬੇ ਪਾਸੇ ਦੇਖਦੇ ਹੋ ਤੇ ਤੁਹਾਨੂੰ ਓਥੇ ਆਪਣਾ banker ਵੀ ਉਸੇ ਹਾਲ ਚ ਨਜ਼ਰ ਆਉਂਦਾ ਹੈ।

Banker ਜਰਰੋਰ ਪ੍ਰਭਾਵਿਤ ਹੋਇਆ ਮੈਂ accounting ਸਿੱਖੀ ਸੀ ਪਰ ਮੈਂ ਹੁਣ ਤੱਕ ਇਹ ਨਹੀਂ ਸਮਝ ਪਾਇਆ ਕਿ ਇਸਨੂੰ ਅਸਲੀ ਜਿੰਦਗੀ ਵਿੱਚ ਕਿਵੇਂ ਕੰਮ ਵਿੱਚ ਲਿਆਇਆ ਜਾਂਦਾ ਹੈ। ਹੁਣ ਮੈਂ ਸਮਝ ਗਿਆ ਹਾਂ ਕਿ ਮੈਨੂੰ ਚੂਹਾ ਦੌੜ ਚੋ ਬਾਹਰ ਨਿਕਲਣ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ ਪਰ ਮੈਂ ਆਪਣੀ ਧੀ ਦੇ ਵਿਚਾਰਾਂ ਨਾਲ ਸਬ ਤੋਂ ਜ਼ਿਆਦਾ ਰੋਮਾਂਚਿਤ ਹੋਈ ਉਸਨੇ ਕਿਹਾ।

ਹੁਣ ਮੈਂ ਜਾਣਦੀ ਹਨ ਕਿ ਮੈਂ ਆਪਣੇ ਕੰਮ ਕਰਨ ਵਾਸਤੇ ਕਿਸ ਤਰਾਂ ਦਾ ਕਾਰੋਬਾਰ ਚੁਣਾ ਤੇ ਕਾਰੋਬਾਰ ਚੁਣਨ ਦਾ ਕਾਰਨ ਨੌਕਰੀ ਦੀ ਸੁਰੱਖਿਆ ਉਸਦੇ ਮਿਲਣ ਵਾਲੇ ਫਾਇਦੇ ਜਾਂ ਤਨਖਾਹ ਨਹੀਂ ਹੋਣਗੇ।

ਦੀ ਜ਼ਿਆਦਾ ਫਿਕਰ ਨਹੀਂ ਹੋਵੇਗੀ ਜਿਵੇਂ ਕਿ ਮੇਰੀ ਬਹੁਤੀਆਂ ਸਹੇਲੀਆਂ ਨੂੰ ਹੁੰਦੀ ਹੈ ਖੇਡ ਖਤਮ ਹੋਣ ਤੋਂ ਬਾਅਦ ਮੈਨੂੰ ਰਾਬਰਟ ਨਾਲ ਗੱਲ ਕਰਨ ਵਾਸਤੇ ਜ਼ਿਆਦਾ ਸਮਾਂ ਨਹੀਂ ਮਿਲਿਆ। ਅਸੀਂ ਉਸਦੀ ਯੋਜਨਾ ਉੱਤੋਂ ਗੱਲ ਕਰਨ ਲਈ ਬਾਅਦ ਵਿੱਚ ਮਿਲਣ ਦਾ ਨਿਰਣਾ ਲਿਆ ਇੰਨਾ ਤਾਂ ਮੈਂ ਜਾਣਦੀ ਸੀ ਕਿ ਉਹ ਖੇਡ ਦੇ ਬਹਾਨੇ ਰਾਬਰਟ ਇਹ ਚਾਹੁੰਦਾ ਹੈ ਕਿ ਲਕਾਂ ਵਿੱਚ ਪੈਸੇ ਦੀ ਬੇਹਤਰ ਵਿਕਸਤ ਹੋ ਜਾਵੇ ਇਹੀ ਕਾਰਨ ਸੀ ਕਿ ਮੈਂ ਉਸਦੀਆਂ ਯੋਜਨਾਵਾਂ ਦੇ ਬਾਰੇ ਜ਼ਿਆਦਾ ਜਾਣਨ ਲਈ ਉਤਸੁਕ ਸੀ ਮੇਰੇ ਪਤੀ ਨੇ ਅਤੇ ਮੈਂ। ਰਾਬਰਟ ਤੇ ਉਸਦੀ ਪਤਨੀ ਨਾਲ ਅਗਲੇ ਹਫਤੇ dinner meeting ਰੱਖ ਲਈ ਹਾਲਾਂਕਿ ਇਹ ਸਾਡਾ ਪਹਿਲਾ ਸਮਾਜੀ ਮੇਲਜੋਲ ਸੀ ਫਿਰ ਵੀ ਸਾਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਇਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਹਾਂ। ਅਸੀਂ ਮਹਿਸੂਸ ਕੀਤਾ ਕਿ ਸਾਡੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਕੋ ਜਿਹੀਆਂ ਹਨ ਅਸੀਂ ਕਈ ਵਿਸ਼ਿਆਂ ਉੱਤੇ ਗੱਲਾਂ ਕੀਤੀਆਂ ਖੇਡਾਂ ਨਾਟਕਾਂ ਰੈਸਟੋਰੈਂਟਾਂ ਅਤੇ ਸਮਾਜਿਕ ਆਰਥਿਕ ਵਿਸ਼ਿਆਂ ਉੱਤੇ। ਅਸੀਂ ਬਦਲਦੀ ਹੋਈ ਦੁਨੀਆ ਬਾਰੇ ਵੀ ਗੱਲਾਂ ਕੀਤੀਆਂ ਅਸੀਂ ਇਸ ਮੁੱਦੇ ਤੇ ਬੜੀ ਦੇਰ ਤੱਕ ਵਿਚਾਰਾਂ ਕੀਤੀਆਂ ਕਿ ਜ਼ਿਆਦਾ ਤਰ ਅਮਰੀਕੀ ਕਿਵੇਂ ਆਪਣੇ retirement ਵਾਸਤੇ ਬੜਾ ਘੱਟ ਪੈਸਾ ਬਚਾਉਂਦੇ ਹਨ। ਜਾਂ ਬਿਲਕੁਲ ਵੀ ਨਹੀਂ ਬਚਾ ਪਾਉਂਦੇ ਅਸੀਂ ਸਮਾਜਿਕ ਸੁਰੱਖਿਆ ਦੀ ਤੇ medic care ਦੀ ਤਕਰੀਬਨ ਦਿਵਾਲੀਆ ਹਾਲਤ ਉੱਤੇ ਵੀ ਵਿਚਾਰਾਂ ਕੀਤੀਆਂ ਕਿ ਸਾਡੇ ਬੱਚਿਆਂ ਨੂੰ ਸੱਤ point ਪੰਜ ਕਰੋੜ। ਵਿਰੁੱਧ ਲੋਕਾਂ ਦੀ retirement ਲਈ tax ਛੁਪਾਉਣਾ ਹੋਵੇਗਾ ਅਸੀਂ ਹੈਰਾਨ ਸੀ ਕਿ ਲੋਕ pension ਯੋਜਨਾ ਦੇ ਭਰੋਸੇ ਰਹਿ ਕੇ ਕਿੰਨਾ ਵੱਡਾ ਖਤਰਾ ਮੁੱਲ ਲੈ ਲੈਂਦੇ ਹਨ। ਰਾਬਰਟ ਦੀ ਸਬ ਤੋਂ ਵੱਡੀ ਸ਼ਿਕਰ ਇਹ ਸੀ ਕਿ ਅਮੀਰਾਂ ਤੇ ਗਰੀਬਾਂ ਵਿਚਕਾਰ ਦਾ ਫਾਸਲਾ ਲਗਾਤਾਰ ਵਧਦਾ ਜਾ ਰਿਹਾ ਸੀ ਇਹ ਸਿਰਫ ਨਾ ਕੇਵਲ ਅਮਰੀਕਾ ਚ ਹੋ ਰਿਹਾ ਸੀ। ਬਲਕਿ ਸਾਰੀ ਦੁਨੀਆ ਵਿੱਚ ਹੀ ਹੋ ਰਿਹਾ ਹੈ ਇਹ ਸਿਰਫ ਨਾ ਕੇਵਲ ਅਮਰੀਕਾ ਵਿੱਚ ਹੋ ਰਿਹਾ ਸੀ ਬਲਕਿ ਸਾਰੀ ਦੁਨੀਆ ਵਿੱਚ ਹੋ ਰਿਹਾ ਹੈ ਰਾਬਰਟ ਸ੍ਵੈ ਸਿੱਖਿਆ ਤੇ ਸ੍ਵੈ ਨਿਰਮਤ ਕਾਰੋਬਾਰੀ ਸੀ। ਉਹ ਦੁਨੀਆ ਭਰ ਵਿੱਚ ਨਿਵੇਸ਼ ਕਰ ਚੁੱਕਿਆ ਸੀ ਤੇ ਸੰਤਾਲੀ ਸਾਲ ਦੀ ਉਮਰ ਵਿੱਚ retire ਹੋਣ ਵਿੱਚ ਸਫਲ ਹੋ ਗਿਆ ਸੀ ਉਹ ਕੰਮ ਇਸ ਲਈ ਕਰ ਰਿਹਾ ਸੀ ਕਿਉਂਕਿ ਉਸਨੂੰ ਵੀ ਓਹੀ ਸ਼ਿਕਰ ਸੀ।

ਰਾਬਰਟ ਦੇ ਅਨੁਸਾਰ ਬੱਚੇ ਸਾਲਾਂ ਤੱਕ ਬੇਕਾਰ ਹੀ ਸਿੱਖਿਆ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਨ ਅਤੇ ਇਹੋ ਜਿਹੇ ਵਿਸ਼ਿਆਂ ਨੂੰ ਪੜਦੇ ਹਨ ਜਿਹੜੇ ਓਹਨਾ ਦੇ ਜੀਵਨ ਵਿੱਚ ਕਦੀ ਵੀ ਕੀਤੇ ਵੀ ਕੰਮ ਨਹੀਂ ਆਉਣ ਵਾਲੇ। ਅਤੇ ਇਹੋ ਜਿਹੀ ਦੁਨੀਆ ਲਈ ਤਿਆਰੀ ਕਰਦੇ ਹਨ ਜਿਸਦਾ ਹੁਣ ਨਾਮੁਨਿਸ਼ਾਨ ਨਹੀਂ ਬਚਿਆ ਅੱਜ ਤੁਸੀਂ ਕਿਸੇ ਵੀ ਬੱਚੇ ਨੂੰ ਜਿਹੜੀ ਸਬ ਤੋਂ ਖਤਰਨਾਕ ਸਲਾਹ ਦੇ ਸਕਦੇ ਹੋ ਉਹ ਇਹ ਹੈ school ਜਾਓ। ਚੰਗੇ ਨੰਬਰ ਲਿਆਓ ਤੇ ਫੇਰ ਸੁਰੱਖਿਅਤ ਨੌਕਰੀ ਲੱਭੋ ਉਸਨੇ ਕਿਹਾ ਇਹ ਪੁਰਾਣੀ ਅਤੇ ਬੇਕਾਰ ਸਲਾਹ ਹੈ ਜੇਕਰ ਤੁਸੀਂ ਇਹ ਦੇਖ ਸਕਦੇ ਹੋ ਕਿ ਏਸ਼ੀਆ ਯੂਰਪ। ਦੱਖਣੀ ਅਮਰੀਕਾ ਚ ਕੀ ਹੋ ਰਿਹਾ ਹੈ ਤੇ ਤੁਸੀਂ ਵੀ ਓਨੇ ਹੀ ਫ਼ਿਕਰਮੰਦ ਹੋਵੋਗੇ ਜਿੰਨਾ ਕਿ ਮੈਂ ਹਾਂ ਰਾਬਰਟ ਦੇ ਅਨੁਸਾਰ ਇਹ ਮਾੜੀ ਸਲਾਹ ਹੈ ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ। ਕਿ ਤੁਹਾਡੇ ਬੱਚੇ ਦਾ ਭਵਿੱਖ ਆਰਥਿਕ ਤੌਰ ਤੇ ਸੁਰੱਖਿਅਤ ਹੋਵੇ ਤਾਂ ਤੁਸੀਂ ਪੁਰਾਣਿਆਂ ਅਸੂਲਾਂ ਦੇ ਸਹਾਰੇ ਨਵਾਂ ਖੇਡ ਨਹੀਂ ਖੇਡ ਸਕਦੇ ਇਹ ਬੜਾ ਖਤਰਨਾਕ ਹੋਵੇਗਾ ਮੈਂ ਉਸਨੂੰ ਪੁੱਛਿਆ। ਕਿ ਪੁਰਾਣੇ ਅਸੂਲਾਂ ਤੋਂ ਉਸਦਾ ਕੀ ਭਾਵ ਹੈ ਮੇਰੇ ਵਾਂਗ ਲੋਕ ਵੱਖਰੇ ਨਿਯਮਾਂ ਨਾਲ ਖੇਡ ਦੇ ਹਨ ਤੇ ਤੁਹਾਡੇ ਵਾਂਗ ਲੋਕ ਪੁਰਾਣੇ ਅਸੂਲਾਂ ਦੀ ਲੀਕ ਉੱਤੇ ਹੀ ਚਲਦੇ ਰਹਿੰਦੇ ਹਨ ਉਸਨੇ ਕਿਹਾ। ਕੀ ਹੁੰਦਾ ਹੈ ਜਦੋਂ ਕੋਈ corporation staff ਘੱਟ ਕਰਨ ਦੀ ਘੋਸ਼ਣਾ ਕਰਦਾ ਹੈ। ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਪਰਿਵਾਰ ਤਬਾਹ ਹੋ ਜਾਂਦੇ ਹਨ ਬੇਰੁਜ਼ਗਾਰੀ ਵੱਧ ਜਾਂਦੀ ਹੈ ਹਾਂ ਪਰ ਉਸ company ਉੱਤੇ ਇਸਦਾ ਕੀ ਅਸਰ ਪੈਂਦਾ ਹੈ ਖਾਸਕਰ ਕੇ ਜਦੋਂ company Stock Exchange ਉੱਤੇ ਦਰਜ ਹੋਵੇ ਜਦੋਂ staff ਘੱਟ ਕਰਨ ਦੀ ਘੋਸ਼ਣਾ ਹੁੰਦੀ ਹੈ ਤਾਂ staff ਦੀ ਕੀਮਤ ਵੱਧ ਜਾਂਦੀ ਹੈ ਮੈਂ ਕਿਹਾ ਜਦੋਂ company ਤਨਖਾਹਾਂ ਦਾ ਖਰਚ ਘੱਟ ਕਰਦੀ ਹੈ ਤਾਂ ਬਜ਼ਾਰ। ਇਸ ਗੱਲ ਨੂੰ ਪਸੰਦ ਕਰਦਾ ਹੈ ਇਸਤਰਾਂ ਚਾਹੇ staff ਘੱਟ ਕਰਕੇ ਕੀਤਾ ਜਾਵੇ ਜਾਂ ਫਿਰ computer ਰਾਹੀਂ ਉਸਨੇ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਤੇ ਜਦੋਂ staff ਦੀਆਂ ਕੀਮਤਾਂ ਵਧਦੀਆਂ ਹਨ। ਤਾਂ ਮੇਰੇ ਵਾਂਗ ਲੋਕ ਯਾਨੀ ਜਿੰਨਾ ਕੋਲੋਂ company ਦੇ share ਹੁੰਦੇ ਹਨ ਉਹ ਜ਼ਿਆਦਾ ਅਮੀਰ ਹੋ ਜਾਂਦੇ ਹਨ ਵੱਖਰੇ ਤਰਾਂ ਦੇ ਨਿਯਮਾਂ ਤੋਂ ਮੇਰਾ ਮਤਲਬ ਇਹੀ ਸੀ worker ਹਾਰਦੇ ਹਨ ਮਾਲਕ।

ਇਸੇ ਖਾਤਰ ਤਾਂ ਬੱਚਿਆਂ ਨੂੰ ਇਹ ਕਹਿਣਾ ਮੂਰਖਤਾ ਹੈ ਚੰਗੀ ਸਿੱਖਿਆ ਪ੍ਰਾਪਤ ਕਰੋ ਇਹ ਸੋਚਣਾ ਮੂਰਖਤਾ ਹੈ ਕਿ ਸਕੂਲਾਂ ਚ ਦਿੱਤੀ ਜਾ ਰਹੀ ਸਿੱਖਿਆ ਨਾਲ ਬੱਚੇ ਉਸ ਦੁਨੀਆ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣਗੇ। ਜਿਸ ਵਿੱਚ ਉਹ college ਤੋਂ ਬਾਅਦ ਪੁੱਜਣ ਵਾਲ਼ੇ ਹਨ ਹਰ ਬੱਚੇ ਨੂੰ ਜ਼ਿਆਦਾ ਸਿੱਖਿਆ ਦੀ ਲੋੜ ਹੈ ਇੱਕ ਵੱਖਰੀ ਤਰਾਂ ਦੀ ਸਿੱਖਿਆ ਦੀ ਅਤੇ ਓਹਨਾ ਨੂੰ ਨਵੇਂ ਅਸੂਲਾਂ ਨੂੰ ਜਾਨਣ ਦੀ ਲੋੜ ਹੈ। ਵੱਖਰੇ ਢੰਗ ਦੇ ਅਸੂਲਾਂ ਨੂੰ ਜਾਣਨ ਦੀ ਦੌਲਤ ਦੇ ਕੁਝ ਅਸੂਲ ਹੁੰਦੇ ਹਨ ਜਿੰਨਾ ਨਾਲ ਅਮੀਰ ਖੇਡ ਦੇ ਹਨ ਤੇ ਦੌਲਤ ਦੇ ਕੁਝ ਹੋਰ ਅਸੂਲ ਹੁੰਦੇ ਹਨ ਜਿੰਨਾ ਨਾਲ ਬਾਕੀ।

ਤੇ ਚੰਗੀ ਨੌਕਰੀ ਲੱਭੋ ਅਸੀਂ ਬੱਚਿਆਂ ਨੂੰ ਵੱਖਰੇ ਢੰਗ ਦੀ ਸਿੱਖਿਆ ਦੀ ਲੋੜ ਹੈ ਅੱਜ ਬੱਚਿਆਂ ਨੂੰ ਵੱਖਰੇ ਢੰਗ ਦੀ ਸਿੱਖਿਆ ਦੀ ਲੋੜ ਹੈ ਅਤੇ ਅੱਜ ਦੀ ਸਿੱਖਿਆ ਨੀਤੀ ਓਹਨਾ ਨੂੰ ਕੁਝ ਬੁਨਿਆਦੀ ਗੱਲਾਂ ਨਹੀਂ ਸਿਖਾ ਪਾਉਂਦੀ।

ਹੁਣ ਸਵਾਲ ਇਹ ਉੱਠਦਾ ਹੈ ਕਿ ਕਿਵੇਂ ਮਾਂ ਪਿਓ ਆਪਣੇ ਬੱਚਿਆਂ ਨੂੰ ਉਹ ਸਿਖਾ ਸਕਦੇ ਹਨ ਕਿ ਜਿਨ੍ਹਾਂ ਨੂੰ ਉਹ school ਵਿੱਚ ਨਹੀਂ ਸਿੱਖ ਪਾਉਂਦੇ ਤੁਸੀਂ ਆਪਣੇ ਬੱਚਿਆਂ ਨੂੰ accounting ਕਿਵੇਂ ਸਿਖਾਉਂਦੇ ਹੋ। ਕਿ ਉਹ ਇਸ ਨਾਲ bore ਤਾਂ ਨਹੀਂ ਹੋ ਜਾਂਦੇ ਤੇ ਤੁਸੀਂ ਓਹਨਾ ਨੂੰ ਕਿਸ ਤਰਾਂ ਨਿਵੇਸ਼ ਕਰਨਾ ਸਿਖਾਉਂਦੇ ਹੋ ਜਦੋਂ ਤੁਸੀਂ ਆਪ ਇੱਕ ਪਾਲਕ ਦੇ ਤੌਰ ਤੇ ਨਿਵੇਸ਼ ਕਰਨ ਦੇ ਖਤਰਿਆਂ ਤੋਂ ਡਰਦੇ ਹੋ। ਆਪਣੇ ਬੱਚਿਆਂ ਨੂੰ ਸੁਰੱਖਿਅਤ ਜੀਵਨ ਵਾਸਤੇ ਤਿਆਰ ਕਰਨ ਦੀ ਬਜਾਏ ਮੈਂ ਇਹ ਬੇਹਤਰ ਸਮਝਿਆ ਕਿ ਓਹਨਾ ਨੂੰ ਰੋਮਾਂਚਕ ਜੀਵਨ ਜਿਉਣ ਲਈ ਤਿਆਰ ਕੀਤਾ ਜਾਵੇ। ਹੈਲੋ ਸਤਿ ਸ਼੍ਰੀ ਆਕਲ ਜੀ ਮੇਰਾ ਨਾਮ ਕਰਨਵੀਰ ਸਿੰਘ ਹੈ ਮੈ ਅੱਜ ਤੁਹਾਨੂੰ ਪੰਜਾਬ ਦੇ ਬਾਰੇ ਪੰਜਾਬ ਦੀਆ ਖੇਡਾਂ ਬਿਆਨ ਕਰਦਾ ਹਾ ਜੋ ਅਸੀਂ ਬਚਪਨ ਵਿਚ ਬਥੇਰੇ ਖੇਡ

ਐਨਾ ਸੁਵਾਦ ਆਂਦਾ ਸੀ ਕਿ ਦੱਸੋ ਮੈਂ ਕੀ ਬਿਆਨ ਕਾਰਾ ਮੈਨੂੰ ਅੱਜ ਵੀ ਉਹ ਖੇਡਾਂ ਬੁਹਤ ਯਾਦ ਆਂਦੀਆਂ ਨੇ ਕਿ ਅਸੀਂ ਜਿੱਥੇ ਅਸੀਂ ਸਾਰੇ ਇਕ ਦੋਸਤ ਕੱਠੇ ਹੋ ਕੇ ਜਵਾਰ ਜਾਂਦੇ ਸੀ ਜਦੋਂ ਘੁੰਮਣਾ ਫਿਰਨਾ ਤੇ ਪਕੌੜੇ ਖਾਂਦੇ ਸੀ ਤੇ ਬਾਚ ਖੇਡ ਖੇਡਣੀ ਤੇ ਤਾਸ਼ ਖੇਡਣੇ ਤੇ ਫ਼ੁਟਬਾਲ ਗੇਂਦ ਕ੍ਰਿਕਟ ਕੁਝ ਵੀ ਨਹੀਂ ਛੱਡਦੇ ਸੀ ਮਤਲਬ ਕਿ ਬੁਹਤ ਗੇਮਾਂ ਬਾਰੇ ਬਿਆਨ ਕਰਦਾ ਹਾ ਮੈਂ ਜਿਵੇਂ ਕਿ ਪੰਜਾਬੀ ਰਿਸ਼ਟ ਪੁਸ਼ਟ ਪੰਜਾਬੀਆਂ ਦੇਸ਼ ਵਿੱਚ ਲੋਕ ਬੇਟਾ ਵਿਚ ਹਨ ਚਾਲੇ ਇਸ ਵਿੱਚ ਪੰਜਾਬ ਮਨੋਰੰਜਨ ਬੁਹਤ ਹੁੰਦਾ ਸੀ ਜਿਵੇਂ ਮਨੋਰੰਜਨ ਪੈਦਾ ਕਰਨ ਵਿੱਚ ਬੱਚੇ ਜਵਾਨ ਹੋ ਗਏ ਹੁਣ ਤਾਂ ਜਵਾਨ ਹੋਕੇ ਮੁਟਿਆਰਾਂ ਕਿਸੇ ਤਰਾਂ ਕਿਸੇ ਖੇਡ ਵਿੱਚ ਗਿੱਧਾ ਪਉਂਦੀਆ ਸੀ ਆਂ ਤੇ ਉਹਨਾਂ ਬਾਰੇ ਪੰਜਾਬ ਵਿੱਚ ਬੁਹਤ ਮੁਟਿਆਰਾਂ ਅੱਜ ਵੀ ਉਹੀ ਪ੍ਰਦਰਸ਼ਨ ਜਾਰੀ ਕਰਦੀਆਂ ਹਨ ਜਿਵੇਂ ਕਿ ਸੂਟ ਪਾ ਕੇ ਕਿੱਕਲੀ ਖੇਡਦੀਆਂ ਸਨ ਜਿਵੇਂ ਪੇੜ ਤੇ ਪਾਕੇ ਛੂਟਾ ਛੁਟਦੀਆਂ ਸੀ ਕਿੱਕਲੀ ਪਾਉਂਦੀਆਂ ਸੀ ਤੇ ਬੁਹਤ ਅਸੀਂ ਨਾ ਅਸੀਂ ਪੇੜ ਦੇ ਨੀਚੇ ਬੈਠ ਕੇ ਤਾਸ਼ ਖੇਡਣੇ ਅਸੀਂ ਬੁਹਤ ਅਸੀਂ ਭਾਭੀ ਦਿਓਰ ਖੇਡਦੇ ਸੀ ਅਸੀਂ ਸੀਪ ਲੌਂਦੇ ਸੀ ਤੇ ਫੁਟਬਾਲ ਵਿੱਚੋ ਬਾਹਲਾ ਖੇਡਿਆ ਜਿਵੇਂ ਕਿ ਪੰਜ ਫਰਿੰਡ ਅਸੀਂ ਪਾਕੇ ਹੁੰਦੇ ਸੀ ਉਹ ਅਸੀਂ ਗੁਮਾਨ ਜਾ ਕੇ ਪੰਜਾਬ ਜਿਵੇਂ ਚੰਡੀਗ੍ਹੜ ਬਾਹਲਾ ਘੁੰਮੇ ਅਸੀਂ ਬਾਈ ਬੁਹਤ ਸੁਵਾਦ ਲਿਤਾ ਪੰਜਾਬ ਵਿੱਚ ਬੁਹਤ ਪਾਂਦੇ ਖੇਡਾਂ ਵਿੱਚ ਜਵਾਨ ਹੁੰਦੇ ਤੇ ਅੱਜ ਉਹੀ ਮਜਾ ਸੁਵਾਦ ਵਿੱਚ ਹੁਣ ਕਾਰਨ ਉਮਰ ਵਿੱਚ ਖੇਡਾਂ ਦਾ ਸੁਵਾਦ ਨਹੀਂ ਰਿਹਾ ਬੱਚਿਆਂ ਵਿੱਚ ਉਠਣ ਬੈਠਣ ਵਿਚ ਉਹ ਗੱਲ ਬਾਤ ਨਹੀਂ ਰਹੀ ਮਿਟੀ ਕਰਕਟ ਚ ਪਾਈ ਆਹੀ ਖੇਡਾਂ ਇਹਨਾਂ ਵਿੱਚ ਕਸ ਕਸਰਤ ਨਾਲ ਬਚਿਆ ਸਾਡਾ ਸਰੀਰ ਕਸਰਤ ਵਿੱਚ ਰਹਿੰਦਾ ਸੀ ਜੋ ਵੀ ਖੇਡ ਖੇਡਦੇ ਸੀ ਤੇ ਤੰਦਰੁਸਤ ਰਹਿੰਦੇ ਸੀ ਉਹਨਾਂ ਵਿੱਚ ਬਿਆਨ ਕੀਤਾ ਹੁਣ ਬੇ ਦਿਲਚਸਪੀ ਵਿੱਚ

ਪੁਰਾਣੀਆਂ ਖੇਡਾਂ ਪਰ ਕੁਸ਼ਤੀ ਫੜ੍ਹਨ ਮੁਗਦਾ ਚੁੱਕਣਾ ਰਾਸਾਂ ਖਿੱਚਣਾ ਅਤੇ ਫੇਰਨੀਆਂ ਅਦੀਆਂ ਹੁੰਦੀਆਂ ਬੁਹਤ ਖੇਡਾਂ ਹਨ ਜੋ ਅੱਜ ਕੱਲ ਨਹੀਂ ਖੇਡੀਆਂ ਜਾਂਦੀਆਂ ਅੱਜ ਕੱਲ ਦੇ ਜੁਵਾਕ ਜੇ ਮੋਬਾਇਲ ਵੱਲ ਬਥੇਰੇ ਵੱਧ ਗਏ ਹਨ ਜੋ ਕਿ ਮੋਬਾਇਲ ਵਿੱਚ ਬੁਹਤ ਆਪਣੇ ਜਿਵੇਂ ਮੋਬਾਇਲ ਅੱਜ ਕੱਲ ਰੁਕਾਵਟ ਪਾ ਰਿਹਾ ਏ ਬੱਚੇ ਦੇ ਸਰੀਰ ਤੇ ਬੁਹਤ ਅਸਰ ਪਾ ਰਿਹਾ ਹੈ ਜੋ ਕਿ ਸਾਨੂੰ ਇਸ ਦੇ ਅਕੋਡਿੰਗ ਬੁਹਤ ਵਧੇਰੇ ਗੱਲਾਂ ਹਨ ਜਿਵੇਂ ਕਿ ਮੋਬਾਇਲ ਵਿੱਚ ਬੱਚੇ ਲੱਗ ਜਾਂਦੇ ਹਨ ਖੇਡਣ ਤਾਂ ਮੋਬਾਇਲ ਵਿੱਚ ਕੋਈ ਰੋਟੀ ਪਾਣੀ ਨਹੀਂ ਖਾਂਦੇ ਕੁਝ ਵੀ ਨਹੀਂ ਆਪਣਾ ਖਾਣੇ ਪੀਣੇ ਦਾ ਧਿਆਨ ਅੱਜ ਕੱਲ ਬੁਹਤ ਬਰਗਰ ਪੀਜ਼ੇ ਅੱਜ ਆ ਜੋ ਪਹਿਲੇ ਬੁਹਤ ਪੁਰਾਣੀਆਂ ਖੁਰਾਕਾਂ ਹੁੰਦੀਆਂ ਸੀ ਆ ਜਿਵੇਂ ਦੇਸੀ ਘਿਓ ਹੋ ਗਿਆ ਖਾਣ ਨੂੰ ਪਿੰਨੀਆ ਹੋ ਗਈਆਂ ਬੁਹਤ ਬਥੇਰੇ ਅਸੀਂ ਖਾਂਦੇ ਸੀ ਅੱਜ ਕੱਲ ਉਹਨਾਂ ਦਾ ਸਬ ਕੁਝ ਐਸਿਡ ਦਾ ਆ ਰਿਹਾ ਹੈ ਜੋ ਕਿ ਕੈਮੀਕਲ ਦਾ ਬਣਿਆ ਹੋਇਆ ਜੋ ਕਿ ਸਰੀਰ ਤੇ ਬਥੇਰੇ ਨੁਕਸਾਨ ਕਰਦਾ ਹੈ ਅੱਜ ਕੱਲ ਬੁਹਤ ਲਿਸੇ ਹੋ ਗਏ ਹਨ ਸਰੀਰ ਬੁਹਤ ਲਿਸੇ ਹੋ ਗਏ ਹਨ ਤੇ ਅੱਜ ਕੱਲ ਖੇਡਣ ਨੂੰ ਵੀ ਮਨ ਨਹੀਂ ਕਰਦਾ ਕਿਉਂਕਿ ਸਰੀਰ ਤੰਦਰੁਸਤ ਨਹੀਂ ਰਹਿੰਦਾ ਇਸ ਕਰਕੇ ਮੁਕਾਬਲੇ ਵਿੱਚ ਸਦਾ ਹੀ ਪੰਜਾਬ ਅਲਕਦੀ ਖੇਡਾਂ ਜਾਣ ਵਾਲੀ ਭਾਰਤ ਵਿੱਚ ਟੀਮ ਬੁਹਤ ਪੰਜਾਬੀ ਹੁੰਦੇ ਹਨ ਸਾਡੇ ਪੰਜਾਬ ਵਿੱਚ ਅੱਜ ਵੀ ਟੂਰਨਾਮੈਂਟ ਲੱਗਦੇ ਹਨ ਜਿੱਥੇ ਅਜੇ ਅੱਜ ਵੀ ਅਸੀਂ ਜਾ ਕੇ ਹਿਸਾ ਲੈਂਦੇ ਹਨ ਤੇ ਬਥੇਰੇ ਖੇਡ ਦੇ ਹਨ ਵਧੀਆ ਅਸੀਂ ਬੁਹਤ ਐਤਕੀਂ ਜਾ ਕੇ ਅਸੀਂ ਕਬੱਡੀ ਦਾ ਮੈਚ ਖੇਡਿਆ ਜਿਵੇਂ ਅੱਜ ਐਤਕੀਂ ਟਰਾਫੀ ਪ੍ਰਾਪਤ ਕੀਤੀ ਏ ਜੋ ਕਿ ਅਸੀਂ ਅੱਠ ਫਰਿੰਡ ਖੇਡੇ ਸੀ ਉਥੇ ਜਾ ਕੇ ਬਥੇਰੇ ਸਾਨੂੰ ਮਨੋਰੰਜਨ ਮਿਲਿਆ ਤੇ ਸਾਨੂੰ ਬਥੇਰਿਆਂ ਨੇ ਬੁਹਤ ਸਾਨੂੰ ਵਧਾਈਆਂ ਦਿੱਤੀਆਂ ਤੇ ਅਸੀਂ ਬੈਠ ਕੇ ਬਥੇਰਾ ਮਨੋਰੰਜਨ ਕੀਤਾ ਤੇ ਖੇਡੇ ਅਸੀਂ ਇਕ ਟਰਾਫੀ ਪ੍ਰਾਪਤ ਕਰ ਲਈ ਸੀ ਜੋ ਕਿ ਅੱਠ ਬੰਦਿਆਂ ਨੇ ਕੀਤੀ ਸੀ ਜੋ ਅਸੀਂ ਅੱਠ ਬੰਦੇ ਅੱਜ ਵੀ ਪਰ ਅੱਜ ਕੱਲ ਕੰਮ ਵਿੱਚ ਏਨੇ ਹੋ ਗਏ ਹਨ ਕਿ ਖੇਡਣ ਦਾ ਟਾਈਮ ਨਹੀਂ ਮਿਲਦਾ ਖੇਡਣ ਦਾ ਟਾਈਮ ਨਹੀਂ ਮਿਲਦਾ ਜੋ ਕਿ ਅਸਲ ਵਿੱਚ ਪੰਜਾਬ ਸਰਕਾਰ ਦੇ ਇਹੋ ਜਹੇ ਰੁਤਬੇ ਚੁਲ ਗਏ ਹਨ ਜੋ ਕਿ ਪੰਜਾਬ ਸਰਕਾਰ ਨੇ ਬੁਹਤ ਹੀ ਖੇਡਾਂ ਦਾ ਆ ਜਾਗਾ ਜਾਗਾ ਬਿਲਡਿੰਗਾਂ ਬਣਾ ਦਿੱਤੀਆਂ ਜੋ ਖੇਡਾਂ ਦੇ ਮੈਦਾਨ ਸਨ ਉਹਨਾਂ ਨੂੰ ਜਿਲ੍ਹੇ ਵਿਚ ਭਿੰਨ - ਭਿੰਨ ਖੇਡਾਂ ਖੇਡ ਕੇ ਖਿਡਾਰੀਆਂ ਖੇਡਾਂ ਮੁੱਢਲੇ ਨੀਯਮਾ ਵਿਗਿਆਨ ਕਰਦੇ ਹਨ ਤਕਨੀਕਾਂ ਸਿਖਿਓਂਦੇ ਹਨ ਜੋ ਕਿ ਸਾਡਾ ਖੇਡਾਂ ਸ਼ਕਲ ਵਿੱਚ ਕਾਲਜ਼ ਵੀ ਜਲੰਧਰ ਵਿਖੇ ਖੋਲ ਦਿੱਤਾ ਗਿਆ ਸੀ ਜੱਸੀ ਵਿੱਚ ਵਿਸ਼ੇਸ਼ਯਾ ਪੜਾਈ ਵੀ ਨਾਲ ਨਾਲ ਖੇਡ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨਾਲ ਰੱਖ ਰਾਖਾ ਦੇ ਕੇ ਉਹਨਾਂ ਦੀਆਂ ਰੁਚੀਆਂ ਵਿੱਚ ਪ੍ਰਲਿਤ ਮੌਕਾ ਦਿੰਦੇ ਸਨ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਖਿੱਚਣ ਲਈ ਕਾਫੀ ਵਜ਼ੀਫੇ ਦੇਣ ਸ਼ੁਰੂ ਕਰ ਦਿੱਤੇ ਸੀ ਪੰਜਾਬੀ ਮੁੰਡਿਆਂ ਦੀਆਂ ਖੇਡਾਂ ਬੁਹਤ ਕੁੜੀਆਂ ਕਿਸੇ ਵੀ ਖੇਡ ਵਿੱਚ ਪਿੱਛੇ ਨਹੀਂ ਰਹਿੰਦਿਆਂ ਪੁਰਾਣੇ ਪੁਰਾਣੇ ਵਿੱਚ ਖ਼ੁਦਾ ਕੁੜੀਆਂ ਕਿੱਕਲੀ ਥਾਂ ਪੀਘਾਂ ਤੇ ਗਿੱਧਾ ਪਾਉਦੀਆਂ ਤੀ ਕੁੜੀਆਂ ਤੇ ਮੁੰਡਿਆਂ ਦਾ ਖੇਡ ਕਬੱਡੀ ਖੇਡਣਾ ਤੇ ਹਾਕੀ ਖੇਡਣਾ ਤੇ ਬਥੇਰੇ ਬਾਂਦਰ ਕਿਲ੍ਹਾ ਬੁਹਤ ਬਥੇਰੇ ਏਨੀਆਂ ਜਾਣਕਾਰੀਆਂ ਖੇਡਾਂ ਸੀ ਜੋ ਅੱਜ ਕਿ ਅੱਜ ਕੱਲ ਨਹੀਂ ਖੇਡੀਆਂ ਜਾਂਦੀਆਂ ਬੁਡ ਗੱਡੀਆਂ ਜਾ ਘਰ ਘਰ ਬਣਾ ਕੇ ਗੱਡੀਆਂ ਵਿਚਾਰ ਬਥੇਰੇ ਗੱਡੀਆਂ ਪਸਾਰੇ ਨਾਲ ਨਾਲ ਪੰਜਾਬ ਦੇ ਖੇਡਾਂ ਵਿੱਚ ਮੈਦਾਨ ਵਿੱਚ ਕਾਫ਼ੀ ਉਨਤੀ ਕੀਤੀ ਹੈਅ ਪੰਜਾਬ ਦਾ ਬਜ਼ੁਰਗ ਸ਼ਤਰੰਜ ਆਦਿ ਖੇਡ ਖੇਡਕੇ ਏਨਾ ਵਧੀਆ ਦਾਲ ਨਾਲ ਮਨੋਰੰਜਨ ਹੁੰਦਾ ਸੀ ਐਨਾ ਐਨਾ ਮਨੋਰੰਜਨ ਕੀਤਾ ਕਿ ਮੈਦਾਨ ਵਿੱਚ ਜਰੂਰਤਾਂ ਨਹੀਂ ਸੀ ਕਿਸੇ ਵੀ ਪ੍ਰਕਾਰ ਦਾ ਪੈਸਾ ਵਿੱਚ ਨਹੀਂ ਆਉਂਦਾ ਸੀ ਕਿਉਂਕਿ ਸਾਨੂੰ ਖੇਡਣ ਦਾ ਚੋ ਬੁਹਤ ਹੁੰਦਾ ਸੀ ਅੱਜ ਕੱਲ ਤਾਂ ਐਨੇ ਕੈਮੀਕਲ ਚੀਜ਼ਾਂ ਆ ਗਈਆਂ ਹਨ ਜੋ ਕਿ ਬਥੇਰੇ ਧੁੱਧ ਦੇ ਗਿਲਾਸ ਵਿੱਚ ਵੀ ਦੱਸ ਰੁਪਏ ਦਾ ਪੈਕੇਟ ਚਲਾ ਦਿੱਤਾ ਜਲੰਧਰ ਨਿਜਰੇ ਮਾਰੋ ਪੰਜਾਬੀਆਂ ਹੁੰਦੇ ਹਨ ਇਹਨਾਂ ਵਿੱਚ ਏਕਤਾ ਵੀ ਨਹੀਂ ਰਹੀ ਕੁਰਬਾਨੀਆਂ ਆਦਿ ਪਹਿਲਾਂ ਲੋਕ ਬਥੇਰੇ

ਖੇਡਾਂ ਅਸੀਂ ਬਚਪਨ ਵਿੱਚ ਖੇਡਦੇ ਸੀ ਅੱਜ ਵੀ ਸਾਨੂੰ ਯਾਦ ਆਉਦੀਆਂ ਨੇ ਜੋ ਕਿ ਸਾਡੇ ਖੇਡਣ ਨਾਲ ਸਾਡਾ ਪਸੀਨਾ ਨਿਕਲਦਾ ਸੀ ਪਰ ਅੱਜ ਕੱਲ ਸਾਡੇ ਦੋਸਤ ਵੀ ਦੇਖਣ ਨੂੰ ਨਹੀਂ ਮਿਲਦੇ ਅਸੀਂ ਖੇਡ ਖੇਡਕੇ ਰੋਟੀ ਵੀ ਭੁਲ ਜਾਂਦੇ ਸੀ ਜੋ ਕਿ ਅਸੀਂ ਬਥੇਰੇ ਜਾ ਕੇ

ਅਸੀਂ ਫਰੈਂਡਾ ਨੇ ਬੁਹਤ ਮਜਾ ਕੀਤਾ ਦੋਸਤਾਂ ਨੇ ਅਸੀਂ ਜਾ ਕੇ ਉਥੇ ਕਬੱਡੀ ਦਾ ਮੈਚ ਲਾ ਕੁਸ਼ਤੀ ਹੋ ਰਹੀ ਸੀ ਤੇ ਅਸੀਂ ਕੁਸ਼ਤੀ ਵਿੱਚ ਜਾ ਕੇ ਹਿਸਾ ਲਿਆ ਕੁਸ਼ਤੀ ਵਿੱਚ ਜਾ ਕੇ ਹਿਸਾ ਲਿਆ ਜੋ ਅਸੀਂ ਕੌੜੇ ਤਾਂ ਸਾਨੂੰ ਉਥੇ ਬੁਹਤ ਸਨਮਾਣਿਤ ਕੀਤਾ ਗਿਆ ਜੋ ਸਾਨੂੰ ਬੁਹਤ ਚੰਗਾ ਲੱਗਿਆ ਅਤੇ ਸਾਨੂੰ ਸਨਮਾਣਿਤ ਲੋਕਾਂ ਵਲੋਂ ਸਾਨੂੰ ਬੁਹਤ ਦਰਸ਼ਨਾਂ ਦਿੱਤੀ ਗਈ ਤੇ ਸਾਨੂੰ ਬੁਹਤ ਚੰਗਿਆਂ ਲੱਗਿਆ ਤੇ ਇਸ ਸਾਲ ਵੀ ਅਸੀਂ ਉਹੀ ਪਰਗਟ ਕਰਦੇ ਹਾਂ ਕਿ ਅਸੀਂ ਇਸ ਸਾਲ ਵੀ ਉਹੀ ਹਿਸਾ ਲਾਵਾਂ ਗੇ ਜੋ ਸਾਨੂੰ ਖੇਡ ਵਿੱਚ ਲੈਣਾ ਚਾਹੀਦਾ ਹੈ ਪਰ ਅੱਜ ਕੱਲ ਦੇ ਨੌਜਵਾਨ ਨਸ਼ਿਆਂ ਵਲੋਂ ਬੁਹਤ ਵੱਧ ਗਏ ਹਨ ਜੋ ਕਿ ਇਹ ਸਾਡੇ ਸਰੀਰ ਲਈ ਬੁਹਤ ਹਾਨੀਕਾਰਕ ਹੈ ਇਹਨਾਂ ਦਾ ਤੰਦਰੁਸਤ ਸਾਡੇ ਸਰੀਰ ਦਾ ਤੰਦਰੁਸਤ ਰਹਿਣਾ ਬੁਹਤ ਜ਼ਰੂਰੀ ਹੈ ਜੇ ਕਰ ਅਸੀਂ ਆਵਾਜਾਈ ਦਾ ਸਾਧਨ ਵਿੱਚ ਬੁਹਤ ਪ੍ਰਦੂਸ਼ਣ ਵੱਧ ਗਿਆ ਹੈ ਜੋ ਕਿ ਬੁਹਤ ਸਾਹ ਦੇ ਨਾਲ ਅੰਦਰ ਜਾਂਦਾ ਹੈ ਉਹ ਕੈਂਸਰ ਦਾ ਕਾਰਨ ਬਣ ਜਾਂਦਾ ਹੈ ਕੈਂਸਰ ਦਾ ਕਾਰਨ ਵੀ ਬਣ ਜਾਂਦਾ ਹੈ ਲੋ ਤੁਸੀਂ ਇਹ ਗੱਲ ਬਾਰੇ ਮੇਰੇ ਗੋਰ ਕਰਿਓ ਕਿਉਂਕਿ ਅੱਜ ਕੱਲ ਪਹਿਲੇ ਸਾਈਕਲ ਹੁੰਦੇ ਸੀ ਜੋ ਲੋਕਾਂ ਦਾ ਜੋ ਲੋਕ ਪੁਰਾਣੇ ਹੁੰਦੇ ਸੀ ਤੇ ਉਹ ਚੱਲਦੇ ਰਹਿੰਦੇ ਉਹਨਾਂ ਦਾ ਬੁਹਤ ਸਰੀਰ ਤੰਦਰੁਸਤ ਰਹਿੰਦਾ ਸੀ ਅੱਜ ਕੱਲ ਆਵਾਜਾਈ ਏਨੀ ਵੱਧ ਗਈ ਐ ਕਿ ਲੋਕ ਮੋਟਰਸੀਕਾਲਾ ਗੱਡੀਆਂ ਆਦਿ ਪ੍ਰਕਾਰ ਦੀਆ ਬੁਹਤ ਸਮੱਸਿਆਵਾਂ ਸਾਨੂੰ ਬੁਹਤ ਦੇਖਣ ਨੂੰ ਮਿਲ ਰਹੀਆਂ ਹਨ ਜੋ ਕਿ ਅੱਜ ਕੱਲ ਹਸਪਤਾਲਾਂ ਵਿੱਚ ਜਾ ਕੇ ਵੀ ਸਾਨੂੰ ਬੁਹਤ ਮਰੀਜ਼ ਆਵਾਜਾਈ ਦੇ ਸਾਧਨ ਨਾਲ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਦਾ ਕੁਝ ਹੋ ਗਿਆ ਏਦਾਂ ਨੂੰ ਦੇਖਣ ਨੂੰ ਮਿਲਦਾ ਹੈ ਤਾ ਇਹ ਸਹੀ ਮੇਰੇ ਦਿਲ ਨੂੰ ਬੁਹਤ ਬੁਰਾ ਲੱਗਦਾ ਹੈ ਕਿ ਜਦੋਂ ਸਾਈਕਲ ਹੁੰਦੇ ਸੀ ਤਾ ਏਦਾਂ ਦੀਆਂ ਗੱਲਾਂ ਬੁਹਾਤੇਰੇ ਘੱਟ ਹੁੰਦੀਆਂ ਸੀ ਤੇ ਸਾਨੂੰ ਅੱਜ ਕੱਲ ਸਾਈਕਲ ਬੁਹਤ ਜੀ ਕਰਦਾ ਹੈ ਚਲਾਉਣ ਦਾ ਜੋ ਕਿ ਅੱਜ ਕੱਲ ਸਾਈਕਲ ਦਾ ਰੋਲ ਜੋ ਕਿ ਅੱਜ ਕੱਲ ਸਾਈਕਲ ਦਾ ਰੋਲ ਬਿਲਕੁਲ ਵੀ ਨਹੀਂ ਰਿਹਾ ਲੋਕ ਬਥੇਰੇ ਗੱਡੀਆਂ ਵੱਲ ਵੱਧ ਰਹੇ ਹਨ ਜੋ ਕਿ ਸਾਨੂੰ ਇਹ ਨੁਕਸਾਨਦਾਇਕ ਹੈ ਇਸ ਕਰਕੇ ਸਾਨੂੰ ਸਾਈਕਲ ਦਾ ਵੱਧ ਤੋਂ ਵੱਧ ਪਰਹੋ ਵੱਧ ਤੋਂ ਵੱਧ ਪਰਹੋ ਕਰਨਾ ਚਾਹੀਦਾ ਹੈ ਜੋ ਕਿ ਸਾਡਾ ਸਰੀਰ ਤੰਦਰੁਸਤ ਰਹੇ ਤਾਹੀ ਅਸੀਂ ਅੱਗੇ ਦੁਨੀਆਂ ਬਾਰੇ ਬੁਹਤ ਲੰਬਾ ਸਫ਼ਰ ਤਹਿ ਕਰ ਸਕਦੇ ਹਾਂ ਕਿਉਂਕਿ ਇਸ ਇਸਨਾਲ ਸਾਡਾ ਸਰੀਰ ਤੰਦਰੁਸਤ ਤਾਹੀ ਤੇ ਤਾ ਹੀ ਰਹਿੰਦਾ ਏ ਬਥੇਰੇ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਘਰੇ ਵੀ ਅਸੀਂ ਬੁਹਤ ਖੁਸ਼ਹਾਲ ਆਪਣੇ ਪਰਿਵਾਰ ਨਾਲ ਬੈਠ ਕੇ ਜਦੋਂ ਮੰਜੇ ਤੇ ਸਾਗ ਨਾਲ ਰੋਟੀ ਖਾਂਦੇ ਹਾਂ ਤਾ ਪਰਿਵਾਰ ਬਥੇਰੇ ਖੁਸ਼ ਹੁੰਦਾ ਹੈ ਇਸ ਕਰਕੇ ਸਾਨੂੰ